ਇਹ ਇੱਕ ਗੱਡੀਆਂ ਦਾ ਸਰਵਿਸ ਸੈਂਟਰ ਹੈਗਾ ਹੈ ਇੱਸ ਦੇ ਅੰਦਰ ਬਹੁਤ ਸਾਰੀਆਂ ਗੱਡੀਆਂ ਲੱਗੀਆਂ ਹੋਈਆਂ ਚਿੱਟੇ ਰੰਗ ਦੀ ਗੱਡੀਆਂ ਲੱਗੀਆਂ ਹੋਈਆਂ ਕਾਲ਼ੇ ਰੰਗ ਦੀਆਂ।

ਬਹੁਤ ਸਾਰੀ ਲਾਈਟਾਂ ਵੀ ਇੱਥੇ ਲੱਗੀਆਂ ਹੋਈਆਂ ਬਹੁਤ ਸਾਰੇ ਲੋਕ ਇੱਥੇ ਖੜੇ ਵੀ ਹੈਗੇ ਐ।

ਫੋਰਸਟ ਆਫਿਸ ਇਸ ਦੇ ਬਾਹਰ ਲਾਲ ਤੇ ਹਰੇ ਰੰਗ ਦਾ ਇੱਕ ਗੇਟ ਲੱਗਿਆ ਹੋਇਐ।

ਬੋਰਡ ਤੇ ਲਿਖਿਆ ਹੋਇਆ ਗੁਪਤਾ ਆਇਰਨ ਸਟੋਰ ਮੋਬਾਇਲ ਨੰਬਰ ਲਿਖਿਆ ਨੋ ਅੱਠ ਪੰਜ ਪੰਜ ਚਾਰ।

ਇੱਕ ਫੋਟੋ ਵਿੱਚ ਬਹੁਤ ਸਾਰੇ ਲੋਕ ਖੜੇ ਹੈਗੇ ਆ ਜਿੱਦਾਂ ਕਿ ਕੋਈ ਸ਼ੁਭ ਯਾਤਰਾ ਵਗੈਰਾ ਨਿਕਲ ਰਹੀ ਹੁੰਦੀ ਹੈ।

ਪਾਰਕ ਹੈਗੀ ਆ ਪਾਰਕ ਦੇ ਬਾਹਰ ਬੋਰਡ ਲੱਗਿਆ ਜਿਸ ਉਪਰ ਲਿਖਿਆ ਨੇਚਰ ਪਾਰਕ ਫੋਰਸਟ ।

ਐ ਇੱਕ ਹੋਟਲ ਹੈਗਾ ਹੋਟਲ ਦੇ ਅੰਦਰ ਬਹੁਤ ਸਾਰੇ ਟੇਬਲ ਲੱਗੇ ਹੋਏ ਆ ਕੁਰਸੀਆਂ ਵੀ ਲੱਗੀਆਂ ਹੋਈਆਂ ਇੱਥੇ ਬਹੁਤ ਸਾਰੀਆਂ।

ਐ ਇਕ ਕੈਫੇ ਹੈਗਾ ਜਿਸਦਾ ਨਾਮ ਹੈਗਾ ਵਾਏ_ਆਈ ਕੈਫੇ ਐਂਡ ਕੋ ਵਰਕਿੰਗ --

ਬਹੁਤ ਸਾਰੇ ਟੇਬਲ ਲੱਗੇ ਹੋਏ ਆ ਟੇਬਲ ਦੇ ਲਾਗੇ ਕੁਰਸੀਆਂ ਰੱਖੀਆਂ ਹੋਈਐਂ।

ਇੱਕ ਟੇਬਲ ਲੱਗਿਆ ਹੋਇਆ ਟੇਬਲ ਦੇ ਉੱਤੇ ਪਲੇਟ ਰੱਖੀ ਹੋਈ ਹ ਪਲੇਟ ਦੇ ਉੱਤੇ ਕਟੋਰੀ ਦੇ ਵਿੱਚ ਤਿੰਨ ਰੰਗ ਦੀ ਐਸਕ੍ਰੀਮ ਰੱਖੀ ਹੋਈ ਹੈ।